ਜੈਨ ਸੀ ਜੀ ਹੋਰ ਸੁਣਾਓ ਕੀ ਹਾਲ ਐ?

ਹਾਂ ਠੀਕ ਐ ਹੋਰ ਨਿਆਣਿਆ ਦੀ ਸੁਣਾ ਹਾਂ ਸਾਰੇ ਠੀਕ ਐ ਤੁਸੀਂ ਸੁਣਾਓ ਰਾਹੁਲ ਹੁਣਾ ਦੀ ਠੀਕ ਜੇ

ਰਾਹੁਲ ਗਿਆ ਈ ਓ ਦਿਆੜੀ ਤੇ ਉਹਦਾ ਪਿਓ ਗਿਆ ਈ ਆਟੋ ਤੇ

ਅੱਛਾ ਅੱਛਾ ਠੀਕ ਐ ਹੋਰ ਸੁਣਾਓ ਕੀ ਕਰਨ ਡਈ ਸੰਦੀਪ ਹਾਂ ਨਿਆਣੇ ਠੀਕ ਆ ਮੈਂ ਕਿਹਾਂ ਕੀ ਕਰਦੀ ਸੰਦੀਪ ਸੰਦੀਪ ਲਬੇ ਪਈ ਓ ਮੈਂ ਅਜੋਲ ਨੂੰ ਫ਼ੜਿਆ ਅੱਛਾ ਅੱਛਾ ਠੀਕ ਐ ਠੀਕ ਆ ਐ, ਹਾਂ ਜੱਸਾ ਗਿਆ ਐ ਕੰਮ ਤੇ ਹੋਰ ਨਿਆਣੇ ਘਰ ਵਾ ਆਹੋ ਨਿਆਣੇ ਘਰ ਜੇ ਸੋ ਗਏ ਸੀ ਸਵੇਰ ਦੇ ਸੁੱਤੇ ਨੀ ਤੇ ਹੁਣ ਸੁੱਤੇ ਨੇ

ਹਾਂ ਠੀਕ ਐ ਸਭ ਠੀਕ ਠਾਕ ਆ ਚਲੋ ਠੀਕ ਈ ਚਾਹੀਦਾ ਹੋਰ ਆਗਿਆ ਕਿ ਨਹੀਂ ਆਉਂਦੀਆ ਕਿ ਨਹੀਂ ਨਹੀਂ ਉਹ ਜਿਦਨ ਚਾਚਾ ਜੀ ਦਾ ਹੋਇਆ ਸੀ ਉਸ ਦਿਨ ਆਈਆ ਸੀ ਦੋਵੇ

ਹੁਣ ਆਉਣਗੀਆ ਫੇਰ ਦਸਵੇ ਤੇ ਆਉਣਗੀਆ ਚਾਚੇ ਦੇ ਤੇ ਆਹੋ ਦਸਵੇ ਤੇ ਆਉਣਗੀਆ ਚਾਚੇ ਵੱਲੋਂ ਤੇ ਹੈ ਬਹੁਤਾ ਮਾਂਦਾ ਹੋਇਆ ਵਾ ਕਿ ਆਹੋ ਕੀ ਕੀਤਾ ਜਾਵੇ, ਆਹੋ ਕੋਈ ਉਮਰ ਥੋੜੇ ਸੀ ਵਿਚਾਰੇ ਦੇ ਜਾਣ ਦੀ ਹਾ ਨਾ ਚੱਲ ਆਪਣੀਆ ਧੀਆ ਵਿਆਹ ਜਾਂਦਾ ਪੁੱਤ ਵਿਆਹ ਜਾਂਦਾ ਤੇ ਚੱਲ ਏਨੇ ਭਾਰੇ ਲੱਥ ਜਾਣੇ ਸੀ ਚਾਚੀ ਦੇ ਸਿਰ ਤੋਂ

ਆਹੋ ਸਹੀ ਗੱਲ ਐ ਵੇਖੀ ਨੀ ਜਾਂਦੀ ਰੋਂਦੀ ਕਿ

ਆਹੋ ਹਮ ਹੋਰ ਸੁਨਾ

ਹਾਂਜੀ, ਨਹੀਂ ਕਾਲੇ ਵੱਲ ਤਾਂ ਵਾਵਾਂ ਦਿਨ ਈ ਹੋਗੇ ਗੀਇਆ ਨੂੰ ਜਾਣਾ ਵਾ ਕਿਸੀ ਦਿਨ ਮੈਂ ਕਿਹਾਂ ਛੁੱਟੀਆ ਦੀ ਹਾਲ ਫਿਰ ਜਾਣੇ ਆ ਅੱਛਾ ਠੀਕ ਆ ਮੋਟੋਰਸੈਕਲ ਫਿਰਦੇ ਓ ਨਾ ਆਹੋ ਮੋਟਰਸੈਕਲ ਤੇ ਈ ਗਏ ਸਾ ਅੱਗੇ ਵੀ ਹੁਣ ਵੀ ਮੋਟਰਸੈਕਲ ਤੇ ਈ ਚਲਜਾਂਗੇ

ਹੋਰ ਗੁਰਪ੍ਰੀਤ ਠੀਕ ਆ ਹੁਣ

ਚਲੋ ਠੀਕ ਈ ਚਾਹੀਦਾ ਹੋਰ ਹੋਰ ਠੀਕ ਆ ਚਾਚਾ ਆਟੋ ਤੇ ਗਿਆ ਵਾ

ਹਮ ਰਾਹੁਲ ਤੇ ਕੰਮ ਤੇ ਚਲਾ ਗਿਆ ਤੇ ਉਹ ਆਟੋ ਲੈ ਗਿਆ ਅੱਛਾ ਅੱਛਾ ਖਾ ਲਿਆ ਰੋਟੀ ਪਾਣੀ ਆਹੋ ਆਹੋ ਰੋਟੀ ਪਾਣੀ ਖਾ ਕੇ ਤੇ ਬਸ ਬੈਠੀ ਸੀ ਜੋਹਲ ਨੂ ਲੈ ਕੇ ਅੱਛਾ ਅੱਛਾ ਠੀਕ ਆ ਠੀਕ ਆ ਚਾਹ ਦਾ ਟੈਮ ਦਾ ਹੋਗਿਆ ਵਾ ਆਹੋ ਹੁਣ ਤੇ ਕਾਫੀ ਹੋ ਗਿਆ ਹੋਣਾ ਟੈਮ

ਹਾਂ ਠੀਕ ਐ ਪੁੱਤ ਠੀਕ ਐ ਤੂੰ ਸੁਣਾ ਹਾਂ ਠੀਕ ਐ ਠੀਕ ਐ ਅਸੀਂ ਵੀ ਠੀਕ ਐ

ਤੇ ਕਿੱਦਾਂ ਸੱਟ ਤੇਰੀ ਦਾ ਹੁਣ ਠੀਕ ਆ ਸੱਟ ਤਾਂ ਅੜੀਏ ਦਵਾਈ ਬੜੀ ਖਾਣੀ ਪਈ ਐ ਥੋੜੀ ਜਹੀ ਰਹਿਗਿ ਗੁਮਈ

ਤੇ ਓਹ ਫੇਰ ਤਾਂ ਕਰਕੇ ਇਤਰਾਂ ਵੀ ਦਵਾਈ ਮੈਂ ਬੜੀ ਮਹਿੰਗੀ ਖਾਧੀ ਆ ਦਵਾਈ ਮੈਂ ਬੜੀ ਮਹਿੰਗੀ ਖਾਧੀ ਐ ਤੇ ਹੁਣ ਥੋੜਾ ਜੀਹ ਏਹ ਆ ਵੀ, ਫਰਕ ਹੈ ਥੋੜਾ ਜਿਹਾ ਅੱਛਾ ਨਹੀਂ ਅੱਗੇ ਨਾਲੋਂ ਘਟੀ ਐ ਗਿਲਟੀ ਹਾਂ ਅੱਗੇ ਨਾਲੋਂ ਗਿਲਟੀ ਘਟੀ ਆ ਚੱਲ ਪੇਜੇਗਾ ਏਦਾਂ ਈ ਫਰਕ ਚੰਗਾ ਵਾ ਭੂਆ ਫੇਰੇ ਮੁੜ ਕੇ ਦਿਨਾ ਤੇ ਪੇਜੇਗੀ ਫੇਰ ਮੰਜੀ ਤੇ ਪਏਜਾਗੀ ਤੈਨੂੰ ਪਤਾ ਹੁਣ ਨਿਆਣਾ ਵੀ ਐ ਨਿਆਣਾ ਪੜਾਂਗੇ ਤੇ ਰੋਟੀ ਖਾਵਾਂਗੇ ਤੇ ਉਹ ਤੇ ਹੈ ਹੀ ਆ, ਉਹ ਦੋਵੇ ਜਣੇ ਕੰਮ ਤੇ ਜਾਣਗੇ ਤੇ ਲਾਗੋ ਇੱਕ ਜਣਾ ਨਿਆਣਾ ਫੜੇ ਤੇ ਇੱਕ ਜਣਾ ਕੰਮ ਕਰੇ ਤੇ ਫੇਰ ਈ ਆ ਫੇਰ ਈ ਸ਼ਰਦਾ ਵਾ ਮੁੰਡੇ ਨੂੰ ਲੇ ਕੇ ਸ਼ਾਮਾ ਨੂੰ ਬਾਹਰ ਨੂੰ ਜਾਂਦੀ ਆ

ਫੇਰ ਆਉਂਦਿਆ ਨੂੰ ਆਣ ਕੇ ਰੋਟੀ ਪਕਾਉਂਦੀ ਓ

ਉਹ ਵੀ ਕਿਹੜਾ ਏਦਾਂ ਕਾਬੂ ਚ ਆਉਂਦਾ ਉਹ ਵੀ ਅਗਲਾ ਕਹਿ ਦਿੰਦਾ ਮੈਨੂੰ ਚੁੱਕ ਕੇ ਬਾਹਰ ਖੜੋ ਉਹ ਕਾਬੂ ਚ ਓ ਨੀ ਆਉਂਦਾ ਨਿਆਣਿਆ ਤੋਂ ਨੀ ਕਾਬੂ ਆਉਂਦਾ ਮੈਂ ਤਾਂ ਈ ਨਿਆਣਿਆ ਨੂੰ ਫੜਾਉਂਦੀ ਵੀ ਸੁੱਟ ਨਾ ਦੇਣ ਆਹੋ ਉਹ ਤਾਂ ਹੈ ਈ ਆ ਵੀ ਕਿਤੇ ਸੱਟ ਫੇਟ ਲੱਗੇਗੀ

ਮੈਂ ਹੈ ਈ ਉਹਦੇ ਸਿਰ ਤੇ ਮੁੰਡੇ ਦੇ ਜੋਹਲ ਦੇ ਸਿਰ ਤੇ ਐ ਕੰਮ ਕਰੇ ਨਾ ਕਰੇ ਮੈਨੂੰ ਨੀ ਆਹੋ ਉਹ ਤੇ ਹੈ ਈ ਆ

ਹੋਰ ਏਨੇ ਨਾਲ਼ ਰੌਣਕ ਲੱਗੀ ਜਾਰੇ ਲੱਗੇ ਆ

ਹਾਂ ਆਗੀ ਰੱਜੀ ਕੱਲ ਦੀ ਗਈ ਸੀ ਆ ਗਈ ਆ ਦੁਪਹੇਰੇ ਲੈ ਆਏ ਸੀ

ਚੱਲ ਵਧੀਆ ਮੈਂ ਤਾਂ ਆਖਿਆ ਭਾਂਵੇ ਕੰਮ ਖਰਾਬ ਈ ਹੋਵੇ

ਏਹ ਕਹਿਣ ਡਏ ਸੀ ਨੂੰ ਕਹਿਣ ਡਏ ਸੀ ਕਹਿੰਦੇ ਰੇਹੜੀ ਲਾ ਦੇਣੀ ਆ ਤੇ ਝੋਨਾ ਲਾਉਣਾ ਅਸੀਂ ਆਹੋ ਝੋਨਾ ਲਾਉਣ ਸਗੋਂ ਚੰਗਾ ਈ ਆ ਆਹੋ ਪਹਿਲਾਂ ਕਹਿੰਦਾ ਮੈਂ ਝੋਨਾ ਓਥੇ ਲਾਉਣਾ ਜਾ ਕੇ, ਸੋਹਰੇ ਹਮ ਫੇਰ ਮੁੜ ਕੇ ਏਥੇ ਆਣ ਕੇ ਲਾਉਣਾ ਵਾ

ਓਥੋਂ ਮੇਰੇ ਖਿਆਲ ਚ ਇਹਨਾਂ ਨੇ ਪੈਸੇ ਪੁਸਏ ਚੁੱਕ ਕੇ ਦਿੱਤੇ ਆ ਉਹਨੂੰ, ਸਹੋਰਿਆ ਨੇ ਕਮਰੇ ਨੀ ਪਾਏ ਹੁਣ ਉਹਨਾਂ ਨੂੰ ਦਿੱਤੇ ਆ ਖਰੇ

ਝੋਨੇ ਵਾਲੇ ਕੋਲੋਂ ਪੈਸੇ ਚੁੱਕ ਲੈ ਹੁਣੇ ਨਾ ਉੱਥੋਂ ਏਸੇ ਗੱਲੋਂ ਕਹਿੰਦੇ ਹੁਣੇ ਦੋਵੇ ਜਣੇ ਆਪਸ ਚ ਕੱਟ ਕਟਾਈ ਕਰਲਾਂਗੇ ਤੇ ਮੁੜ ਕੇ ਏਥੇ ਆ ਕੇ ਲਾਲਾਂਗੇ ਪਿੰਡ ਹਮ ਹਮ ਏਹੋ ਗੱਲ ਹੋਣੀ ਤਾਂਹੀਂ ਕਰਕੇ ਕਿ

ਜਿਦਾਂ ਜਿਦਾਂ ਬਾਰਾ ਖਾਂਦਾ ਵਾ ਤੂੰ ਲਾਉਣਾ ਵਾ ਨਾ ਨਾ ਮੇਰੇ ਕੋਲੋਂ ਤੁਹਾਨੂੰ ਪਤਾ ਕਿਥੋਂ ਲੱਗਣਾ ਝੋਨਾ

ਤੁਹਾਡੇ ਤੁਹਾਨੂੰ ਪਤਾ ਵਾ ਨਿਆਣਿਆ ਦਾ ਵੀ ਫਿਰ ਭੂਆ ਔਖਾ ਵਾ ਨਿਆਣੇ ਸਾਂਬਣੇ ਮੁਸਕਿਲ ਵਾ ਫੇਰ ਮਗਰੋਂ ਕਿਹਨੇ ਸਾਂਬਣੇ ਹਾਂ ਜਾਂ ਤਾਂ ਹੋਵੇ ਨਿਆਣੇ ਤਾਹ ਹੋਣ ਫੇਰ ਵੀ ਬੰਦਾ ਚੱਲ ਲਾਗੇ ਬਹਿ ਕੇ ਪਨੀਰੀ ਪੁਨੀਰੀ ਪੁੱਟ ਲੈਂਦਾ ਵਾ ਨਿਆਣੇ ਛੋਟੇ ਨੇ

ਤੁਹਾਨੂੰ ਪਤਾ ਆ ਵੱਡੇ ਨੂੰ ਵੀ ਕਿੰਨੀ ਕੁ ਸਮਜ ਐ ਵੱਡਾ ਈ ਹੋਵੇ ਸਿਆਣਾ ਥੋੜਾ ਜਿਹਾ ਤੇ ਨਿਕੇ ਨੂੰ ਸਾਂਬ ਲੇ ਪਰ ਓਹ ਨੀ ਨਾ ਗੱਲ ਬਣਦੀ ਨਹੀਂ ਅਜੇ ਉਹ ਵੀ ਨਿਆਣਾ ਵੇ ਕਿ ਸਾਂਬਣ ਜੋਗਾ ਹੈਗਾ ਵਾ ਆਹੋ ਤੇ ਉਹ ਨਿਕੇ ਦਾ ਜਿਦਰ ਨੂੰ ਜੀਅ ਕਰਦਾ ਉੱਧਰ ਨੂੰ ਮੂਹ ਚੁੱਕ ਕੇ ਚੱਲ ਜਾਂਦਾ

ਠੀਕ ਐ ਸੁਣਾ ਆਪਣੀ, ਮੰਮੀ ਤੇਰੀ ਆਗੀ ਐ ਉੱਥੋਂ, ਬਾਹਰੋਂ

ਮੰਮੀ ਦੇ ਉਹ liver ਚ ਨੁਕਸ ਐ ਕੋਈ ਤੇ ਉਹ ਬੜੀ ਪੀੜ ਹੁੰਦੀ ਸੀ ਉਹਦੇ ਤੇ ਫੇਰ ਅਸੀਂ ਸੱਦ ਈ ਲਏ ਸੀ ਅਸੀਂ ਕਿਹਾਂ ਆਜਾਂ ਤੂੰ ਪਰਾ ਚੱਲ ਚੰਗ ਠੀਕ ਐ ਜੇ ਕੁਸ਼ ਹੋ ਵੀ ਜਾਏ ਤੇ ਵੱਖਰੀ ਗੱਲ ਐ ਤੇ ਉੱਥੇ ਜਦੋਂ ਹਾਏ ਹਾਏ ਕਰਦੀ ਰਹੀ ਫੇਰ ਹੋਰ ਤਰਾਂ ਹੁੰਦਾ ਰਿਹਾ ਕਿ ਨਹੀਂ ਪੁੱਛਣਾ ਉੱਥੇ ਕਿਹਣਾ ਅਪਣੇ ਕੰਮ ਨਾਲ਼ ਵਾਸਤਾ ਵਾ ਆਪਣਾ ਕੰਮ ਲੈਣਾ ਉਹਨਾਂ ਨੇ ਬਸ

ਆਹੋ ਕਦੀ ਬਟਾਲੇ ਆ ਜਾਂਦਾ ਕਦੇ ਉੱਥੇ ਚੱਲ ਜਾਂਦਾ ਕਦੀ ਬਟਾਲੇ ਆ ਜਾਂਦਾ ਕਦੇ ਉੱਥੇ ਚੱਲ ਜਾਂਦਾ ਤੁਸੀਂ ਹੁਣ ਸਗੋਂ ਉਹਦਾ ਕਰ ਕੁਰ ਕੇ ਤੇ ਕਿਤੇ ਵਿਆਹ ਵਿਉਹ ਦਉ ਕਿ ਨਹੀਂ ਏਦਾਂ ਈ ਰੱਖਣਾ ਅਵਾਰਾਗਰਦੀ ਚ ਈ ਨਹੀਂ ਵੀਆਹ ਨੀ ਕਰਦੇ ਆ ਬਾਹਰ ਦਾ ਡਏ ਆ ਉਹਦਾ ਕਰਨ ਜੇ ਹੋਜੇਗਾ ਤੇ ਹਮ ਮੇਰੇ ਹਿਸਾਬ ਨਾਲ਼ ਤਾਂ ਉਂਜ ਹੀਂ ਗੁੰਡਾਗਿਰੀ ਕਰਦਾ ਜਾਪਦਾ ਗੁੰਡਾਗਰਦੀ ਤੇ ਨਹੀਂ ਕਰਦਾ, ਨਸ਼ੇ ਪੱਤੇ ਤੇ ਕੰਮਾ ਵਿੱਚ ਹੋਗਿਆ ਵਾ ਓਹੀ ਕੀ ਮੁੰਡਿਆ ਦੇ ਨਾਲ਼ ਈ ਰਲਿਆ ਵਾ ਕਿ

ਬਾਹਰ ਨਾਲੋਂ ਤਾਂ ਤੁਸੀਂ ਏਦਾਂ ਕਰੋਂ ਵੀ ਵਿਆਹ ਦੋ ਏਹਨੂੰ ਨਾ ਨੀ ਭੈਣਾਂ ਮੈਂ ਆਪਣੀ ਮੰਮੀ ਨੂੰ ਕਹਿ ਦਿੰਦੀ ਨਾ, ਮੈਂ ਕਿਹਾਂ ਅਸੀਂ ਕਿਸੇ ਦੇ ਘਰ ਜਾਂ ਕੇ ਰੋਂਣ ਡਏ ਆ ਤੇ ਅਸੀਂ ਕੱਲ ਨੂੰ ਕਿਸੀ ਦੀ ਧੀ ਦੀ ਜ਼ਿੰਦਗੀ ਥੋੜੀ ਖਰਾਬ ਕਰਣੀ ਆ

ਤੇ ਮੈਂ ਕਿਹਾਂ ਰਹਣਦੇ ਉਹ ਤਾਂ ਕਹਿ ਦਿੰਦੀ ਇੱਕ ਦੋ ਵਾਰੀ ਰਿਸਤਾ ਕੀਤਾ ਆਪਾਂ ਤੇ ਘਰ ਆਲੇ ਨੀ ਮਨਦੇ ਕਹਿ ਦਿੰਦੇ ਮੈਂ ਕਿਹਾਂ ਨਾ ਅਸੀਂ ਨੀ ਵਿਆਹੁਣਾ ਸੁਧਰੇ ਅਸੀਂ ਘਰ ਵਸਾਦਾਂਗੇ ਆਹੋ ਓਹੀ ਤੇ ਗੱਲ ਹੈਗੀ ਆ

ਹੋਰ